ਲਿਬਰ ਆਫਿਸ ਰਾਇਟਰ ਦੇ ਟਾਇਪੰਗ ਇਨ ਲੋਕਲ ਲੈਂਗਗ੍ਵਿਜਿਜ਼ ਦੇ ਟਿਊਟੋਰਿਯਲ ਵਿਚ ਆਪ ਦਾ ਸੁਆਗਤ ਹੈ ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਰਾਇਟਰ ਦੁਆਰਾ ਪੰਜਾਬੀਪੰਜਾਬੀ ਗੁਰਮੁਖੀ ਭਾਖਾ ਵਿੱਚ ਟੈੱਕਸਟ ਪਰੋਸੈੱਸਿੰਗਟੈਕਸਟ ਪ੍ਰੋਸੈਸਿੰਗ ਦੇ ਬਾਰੇ ਜਾਣਕਾਰੀ ਲਵਾਂ ਗੇ
ਅਸੀਂ ਉਬੰਟੂ ਲਿਨਕਸ੍ਹ 1004 ੳਪੇਰਾਟਿੰਗ ਸਿਸਟਮ ਅਤੇ ਲਿਬਰ ਆਫਿਸ ਸੀਊਟ ਵਰਜ਼ਨ 334 ਦਾ ਇਸਤੇਮਾਲ ਕਰ ਰਹੇ ਹਾਂ
ਹੁਣ ਮੈਂ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇਵਾਗਾਂ ਕੀ ਤੁਸੀਂ ਲਿਬਰ ਆਫਿਸ ਵਿਚ ਕੰਨੜ ਭਾਸ਼ਾ ਦੀ ਟਾਇਪੰਗ ਕਿਸ ਤਰ੍ਹਾ ਕਰ ਸਕਦੇ ਹੋਂ
ਇਸ ਤਰੀਕੇ ਦਾ ਇਸਤੇਮਾਲ ਕਰਕੇ ਤੁਸੀਂ ਕੋਈ ਵੀ ਭਾਸ਼ਾ ਲਿਬਰ ਆਫਿਸ ਵਿੱਚ ਟਾਇਪ ਕਰ ਸਕਦੇ ਹੋ ਪੈਕਿਜਜ਼ ਇੰਸਟਾਲ ਕਰਨ ਲਈ ਸਿਨੈਪਟਿਕ ਪੈਕਿਜ਼ ਮੈਨਿਜ਼ਰ ਦੀ ਵਰਤੋਂ ਕਰੋ
ਹੋਰ ਜਾਣਕਾਰੀ ਲਈ ਸਪੋਕਨ ਟਿਊਟੋਰਿਯਲ ਵੈਬ ਸਾਇਟ ਤੇ ਸਿਨੈਪਟਿਕ ਪੈਕਿਜ਼ ਮੈਨਿਜ਼ਰ ਦਾ ਟਿਊਟੋਰਿਯਲ ਵੇਖੋ ਕਨਫਿਗ੍ਰੇਸ਼ਨ ਚਾਰ ਸਟੈਪ ਵਿੱਚ ਕੀਤੀ ਜਾਉਂਦੀ ਹੈ
ਚੈੱਕ ਕਰੋ ਜੇ ਐਸ ਸੀ ਆਈ ਐਮ ਤੂਹਾਡੇ ਕੰਪਿਊਟਰ ਵਿੱਚ ਇੰਸਟਾਲ ਨਾਂ ਹੋਵੇ ਤਾਂ ਸਾਏਨੈਪਟਿਕ ਪੈਕਿਜ਼ ਮੈਨਿਜ਼ਰ ਦੀ ਮਦਦ ਨਾਲ ਸੀਆਈਐੱਮ ਇੰਸਟਾਲ ਕਰ ਲੋ
ਸੀਆਈਐੱਮ ਇੰਸਟਾਲ ਹੋਣ ਤਕ ਟਿਊਟੋਰਿਯਲ ਨੁੰ ਰੋਕ ਦਿਉ ਅਤੇ ਇੰਸਟਾਲ ਹੁੰਦੇ ਹੀ ਇਸਨੂਂ ਦੋਬਾਰਾ ਸ਼ੁਰੂ ਕਰ ਦਿੳ
ਕੀਬੋਡ ਇਨਪੁਟ ਮੇਥਡ ਲਈ scim ਇਮੋਡਿਊਲ ਦਾ ਚੋਣ ਕਰ ਲੋ
ਸੀਆਈਐੱਮ ਨੂੰ ਕੰਨੜ ਭਾਸ਼ਾ ਵਿੱਚ ਟੈੱਕਸਟ ਇਨਪੁਟ ਵਾਸਤੇ ਕਨ੍ਫਿਗ੍ਰਰ ਕਰੋ
ਲਿਬਰ ਆਫਿਸ ਨੂੰ ਕੰਨੜ ਭਾਸ਼ਾ ਵਿੱਚ ਕੌਮਪਲੈੱਕਸ ਟੈੱਕਸਟ ਲੇਆਉਟ ਵਾਸਤੇ ਕਨ੍ਫਿਗ੍ਰਰ ਕਰ ਲੋ
ਹੁਣ ਮੈ ਤੁਹਾਨੂੰ ਅਗਲੇ ਸਟੇੱਪਸ ਦੇ ਬਾਰੇ ਦੱਸਾਂਗਾ
ਸਿਸਟਮ ਐਡ੍ਮਿਨਿਸ੍ਟ੍ਰੇਸ਼ਨ ਐਨਡ ਲੈਂਗਗ੍ਵਿਜਿ ਸੱਪੇਰ੍ਟ ਤੇ ਕਲਿੱਕ ਕਰੋ ਜੇ ਸਕ੍ਰੀਨ ਤੇ ਰਿਮਾਇਨਡ ਮੀ ਲੇਟਰ ਔਰ ਇੰਸਟਾਲ ਨਾੳ ਰਿਮਾਇੰਡ ਮੇ ਲੇਟਰ ਓਰ ਇੰਸਟਾਲ ਨੋਵ ਦਿਖਾਈ ਦੇਂਦਾ ਹੇ ਤੇ ਰਿਮਾਇਨਡ ਮੀ ਲੇਟਰ ਤੇ ਕਲਿੱਕ ਕਰੋ
ਕੀਬੋਡ ਇਨਪੁਟ ਮੇਥਡ ਵਿੱਚ scim ਇਮੋਡਿਊਲ ਦਾ ਚੋਣ ਕਰੋ
ਇੱਥੇ ਓਹ ਪਹਿਲਾ ਤੋਂ ਹੀ ਸੇਲੈਕਟਿਡ ਹੈ ਇਸ ਲਈ ਐਸੀ ਕੁਛ ਨਹੀਂ ਕਰਾਂ ਗੇ
ਹੁਣ ਸੀਆਈਐੱਮ ਇਨਪੁਟ ਮੇਥਡ ਨੂੰ ਕਨਫਿਗ੍ਰਰ ਕਰਨ ਲਈ ਸਿਸਟਮ ਪ੍ਰੇਫਰਨ੍ਸੀਸ ਅਤੇ ਸੀਆਈਐੱਮ ਇਨਪੁਟ ਮੇਥਡ ਤੇ ਕਲਿੱਕ ਕਰੋ ਤੁਸੀਂ ਇਸਨੂਂ ਸਕ੍ਰੀਨ ਤੇ ਨਹੀ ਦੇਖ ਪਾ ਰਹੇ ਹੋ ਪਰ ਜਦੋ ਤੁਸੀਂ ਅਪਣੇ ਕੰਪਿਊਟਰ ਤੇ ਕਰੋ ਗੇ ਤਾਂ ਤੁਸੀਂ ਇਹ ਆਪਸ਼ਨ ਦੇਖ ਸਖੋਂ ਗੇਂ
ਇਮੈਂਜੀਨ ਥੱਲੇ ਗਲੋਬਲ ਸੈਟਅਪ ਤੇ ਕਲਿੱਕ ਕਰੋ
ਹੁਣ ਸੀਆਈਐੱਮ ਓਹ ਸਾਰੀਆਂ ਭਾਸ਼ਾਵਾਂ ਦੀ ਲਿਸਟ ਦਿਖਾਵੇਗਾ ਜਿਨ੍ਹਾਂ ਵਿੱਚ ਟੈੱਕਸਟ ਪਰੋਸੈੱਸਇੰਗ ਸਮਰਥਿਤ ਕਰਦਿਆਂ ਹੈ
ਇਸ ਲਿਸਟ ਵਿੱਚ ਭਾਰਤ ਦੀ ਕਈ ਭਾਸ਼ਾਵਾਂ ਜਿਵੇਂ ਹਿੰਦੀ ਕੰਨੜ ਬੰਗਾਲੀ ਗੁਜਰਾਤੀ ਤੇਲਗੂ ਤਾਮਿਲ ਮਲਿਆਲਮ ਪੰਜਾਬੀ ਸ਼ਾਮਲ ਹਨ
ਸਾਡੇ ਟਿਊਟੋਰਿਯਲ ਲਈ ਅਸੀਂ ਹਿੰਦੀ ਅਤੇ ਕੰਨੜ ਦਾ ਚੋਣ ਕਰਾਂਗੇ
ਕਨਫਿਗ੍ਰੇਸ਼ਨ ਸੇਵ ਕਰਣ ਲਈ ਓਕ ਬਟਨ ਕਲਿੱਕ ਕਰੋ
ਹੁਣ ਅਪਣੀ ਮਸ਼ੀਨ ਨੂੰ ਦੁਬਾਰਾ ਚਾਲੂ ਕਰੋ ਤਾਂਕੀ ਸੀਆਈਐੱਮ ਤੇ ਕਿੱਤੇ ਗਏ ਬਦਲਾਵ ਲਾਗੂ ਹੋ ਜਾਣ
ਇਹ ਕਰਕੇ ਦੂਬਾਰਾ ਟਿਊਟੋਰਿਯਲ ਵਿੱਚ ਆ ਜਾਓ
ਹੁਣ ਲਿਬਰ ਆਫਿਸ ਵਿੱਚ ਕੰਨੜ ਪਰੋਸੈੱਸਇੰਗ ਨੂੰ ਕਨਫਿਗ੍ਰਰ ਕਰਾਂਗੇ
ਹੁਣ ਐਪਲਿਕੇਸ਼ਨਜ਼ਆਫਿਸ ਅਤੇ ਫੇਰ ਲਿਬਰ ਆਫਿਸ ਉੱਤੇ ਕਲਿੱਕ ਕਰੋ
ਹੁਣ ਮੇਨ ਮੈੱਨੂ ਵਿੱਚ ਟੂਲਸ ਤੇ ਕਲਿੱਕ ਕਰਾਂਗੇ ਅਤੇ ਫੇਰ ਸੱਬ ਮੈੱਨੂ ਵਿੱਚ ਆਪਸ਼ਨਜ਼ ਤੇ ਕਲਿੱਕ ਕਰਾਂਗੇ
ਹੁਣ ਤੁਸੀਂ ਹੁਣ ਆਪਸ਼ਨ ਡਾਇਲੌਗ ਬਾਕਸ ਦੇਖੋ ਗੇ
ਇਸ ਬਾਕਸ ਵਿੱਚ ਅਸੀਂ ਲੈਂਗਗ੍ਵਿਜ ਸੈਟਿੰਗਜ਼ ਤੇ ਕਲਿੱਕ ਕਰਾਂਗੇ ਫੇਰ ਵਿੱਚ ਲੈਂਗਗ੍ਵਿਜਿਜ਼ ਆਪਸ਼ਨ ਤੇ ਕਲਿੱਕ ਕਰਾਂਗੇ
ਹੁਣ ਚੈਕ ਬਾਕਸ ਇਨੇਬਲਡ ਫੌਰ ਕੌਮਪਲੈੱਕਸ ਟੈੱਕਸਟ ਲੇਆਉਟ ਉਤੇ ਕਲਿੱਕ ਕਰੋ ਜੇ ਓਹ ਪਹਿਲਾ ਤੋ ਹੀ ਚੈਕ ਨਹੀ ਹੈ
ਹੁਣ ਸੀਟੀਐਲ ਡਰੌਪ ਡਾਉਨ ਤੋਂ ਕੰਨੜ ਦਾ ਚੋਣ ਕਰੋ
ਇਹ ਕੰਨੜ ਨੂੰ ਤੁਹਾਡੀ ਡਿਫਾਲਟ ਲੋਕਲ ਲੈਂਗਗ੍ਵਿਜਿ ਸੈਟ ਕਰ ਦੇਵੇਗਾ ਹੁਣ ਓਕ ਬਟਨ ਕਲਿੱਕ ਕਰੋ
ਹੁਣ ਅਸੀਂ ਕੁਛ ਸ਼ਬਦ ਕੰਨੜ ਅਤੇ ਇੰਗਲਿਸ਼ ਵਿੱਚ ਟਾਇਪ ਕਰਾਂਗੇ
ਅਸੀਂ ਹੁਣ ਬਰਾਹਾ ਮੈੱਥਡ ਨੂਡੀ ਮੈੱਥਡ ਬਾਰਾਹਾ ਮੈਥਡ ਨੂੜੀ ਮੈਥਡ ਅਤੇ ਯੂਨਿਕੋਡ ਫ਼ੌਨਟ ਦਾ ਇਸਤੇਮਾਲ ਕਰਾਂਗੇ ਅਤੇ ਅੰਤ ਵਿੱਚ ਫਾਇਲ ਸੇਵ ਕਰ ਲਵਾਂਗੇ
ਅਸੀ ਹੁਣ ਇਸ ਦੇ ਬਾਰੇ ਜਾਨਕਾਰੀ ਲਵਾਂਗੇ ਟੈੱਕਸਟ ਡੌਕਯੂਮੈਂਟ ਵਿੱਚ ਟਾਇਪ ਕਰੋ ਉਬੰਟੂ ਗਨੂ ਲਿਨਕਸ੍ਹ ਸੱਪੋਰਟਸ ਮਲਟੀਪਲ ਲੈਂਗਗ੍ਵਿਜਿਜ਼ ਵਿਦ ਲਿਬਰ ਆਫਿਸਉਬੁੰਟੂ gnuਲਿਨਕਸ ਸਪੋਰਟਸ ਮਲਟੀਪਲ ਲੈਂਗੁਏਜ ਵਿਥ ਲਿਬਰਿਓਫਿਸ ਕਨਟ੍ਰੋਲ ਕੀ ਦਬਾ ਕੇ ਰੱਖੋ ਅਤੇ ਸਪੇਸ ਬਾਰ ਨੂੰ ਪ੍ਰੈੱਸ ਕਰੋ
ਸਕ੍ਰੀਨ ਦੇ ਨੀਚੇ ਸੱਜੇ ਪਾਸੇ ਇੱਕ ਛੋਟੀ ਵਿੰਡੋ ਖੁਲਦੀ ਹੇ ਹੁਣ ਸਾਦੇ ਫੋਨੇਟਿਕ ਮੈਥਡ ਵਿੱਚ ਟੈੱਕਸਟ ਇਨਪੁੱਟ ਕਰਨ ਲਈ ਕੰਨੜ ਕੇ ਏਨ ਆਈ ਟ੍ਰਾਂਸ ਦਾ ਚੋਣ ਕਰੋ ਜੋ ਬ੍ਰਾਹਾ ਮੈਥਡ ਦੀ ਤਰ੍ਹਾ ਹੇ
ਜੇ ਤੁਸੀਂ ਨੂਡੀ ਕੀਬੋਡ ਲੇਆਉਟ ਚਾਹੁੰਦੇ ਹੋ ਤਾਂ ਕੰਨੜ kn ਕੇਜੀਪੀ ਤੇ ਕਲਿੱਕ ਕਰੋ
ਮੈਂ ਕੇ ਏਨ ਆਈ ਟ੍ਰਾਂਸ ਇੰਪੁਟ ਮੇਥਡ ਦਾ ਇਸਤੇਮਾਲ ਕਰਾਂਗਾ ਜੋ ਨਵੇਂ ਯੂਜ਼ਰ ਲੀ ਬਹੁਤ ਆਸਾਨ ਹੈ
ਹੁਣ ਇੰਗਲਿਸ਼ ਵਿੱਚ ਸਰਵਾਜਨਿਕਾ ਤਨਤ੍ਰਾਮਸ਼ਾਸਾਰਵਜਨਿਕਾ ਤੰਤਰਾਮਸ਼ਾਟਾਇਪ ਕਰੋ
ਤੁਸੀਂ ਹੁਣ ਸਕ੍ਰੀਨ ਤੇ ਕੰਨੜ ਵਿੱਚ ਟੇਕਸਟ ਦੇਖੋਂਗੇ
ਕਨਟ੍ਰੋਲ ਕੀ ਦਬਾ ਕੇ ਰੱਖੋ ਅਤੇ ਸਪੇਸ ਬਾਰ ਨੂੰ ਪ੍ਰੈੱਸ ਕਰੋ
ਵਿੰਡੋ ਬੰਦ ਹੋ ਜਾਵੇਗੀ ਹੁਣ ਅਸੀਂ ਟੈਕਸਟ ਇੰਗਲਿਸ਼ ਵਿੱਚ ਲਿਖ ਸਕਦੇ ਹਾਂ
ਕੰਟਰੋਲ ਕੀ ਅਤੇ ਸਪੇਸ ਬਾਰ ਦੁਆਰਾ ਅਸੀ ਇੰਗਲਿਸ਼ ਅਤੇ ਦੂਜੀ ਭਾਸ਼ਾ ਵਿੱਚ ਟੌਗਲ ਕਰ ਸਕਦੇ ਹੈ
ਤੁਸੀ wwwPublic SoftwareinKannada ਵੈਬ ਸਾਇਟ ਉੱਤੇ ਕੰਨੜ ਟੈਕਸਟ ਪ੍ਰੌਸੈੱਸਿੰਗ ਦੇ ਬਾਰੇ ਡੌਕਯੂਮੈਂਟ ਵੇਖ ਸਕਦੇ ਹੋ ਜਿਸ ਵਿੱਚ ਅਰਕਾਵਾਥੁਅਰਕਾਵਥੂ ਦਾ ਇਸਤੇਮਾਲ ਕਰਕੇ ਨੂਡੀ ਵਿੱਚ ਟਾਇਪੰਗ ਕਰਨ ਦੇ ਬਾਰੇ ਜਾਨਕਾਰੀ ਮੌਜੂਦ ਹੈ
ਅਸੀ ਭਾਰਤ ਦੀ ਵਿਭਿੱਨ ਭਾਸ਼ਾਵਾਂ ਦੇ ਵਿੱਚ ਟਾਇਪ ਕਰਨ ਲਈ ਸਿਰ੍ਫ ਯੂਨਿਕੋਡ ਫ਼ੌਨਟ ਦਾ ਇਸਤੇਮਾਲ ਕਰਾਂ ਗੇ ਕਿਉਂ ਕੀ ਯੂਨਿਕੋਡ ਸਾਰਿਆ ਭਾਸ਼ਾਵਾਂ ਦੁਆਰਾ ਸਮਰਥਿਤ ਫੌਂਟ ਹੈ
ਮੈਂ ਲੋਹਿਤ ਕੰਨੜ ਯੂਨਿਕੋਡ ਫ਼ੌਨਟ ਇਸਤੇਮਾਲ ਕਰ ਰਹਿਆ ਹਾਂ
ਹੁਣੇ ਮੈਂ ਤੁਹਾੱਨੂੰ ਕੰਨੜ ਟੈੱਕਸਟ ਪਰੋਸੈੱਸਇੰਗ ਦੇ ਬਾਰੇ ਦੱਸਿਆ
ਇਸ ਤਰੀਕੇ ਨਾਲ ਤੁਸੀਂ ਲਿਬਰ ਆਫਿਸ ਰਾਇਟਰ ਵਿੱਚ ਸੀਆਈਐੱਮ ਇਨਪੁਟ ਮੇਥਡ ਦਾ ਵਰਤੋਂ ਕਰਕੇ ਕੋਈ ਵੀ ਭਾਸ਼ਾ ਵਿੱਚ ਟਾਇਪ ਕਰ ਸਕਦੇ ਹੋ
ਅੰਤ ਵਿੱਚ ਤੁਹਾਡੇ ਲਈ ਇਕ ਨਿਯਤ ਕਾਰਜ ਕੰਨੜ ਵਿੱਚ ਤਿੰਨ ਕਿਤਾਬਾਂ ਦੇ ਨਾਮ ਲਿਖੋ
ਟਾਇਟਲਸ ਨੂੰ ਇੰਗਲਿਸ਼ ਵਰਨਾਂਤਰ ਵਿੱਚ ਲਿੱਖੋ
ਇਹ ਅਸਾਇਨਮੈਂਟ ਮੈਂ ਪਹਿਲਾਂ ਹੀ ਬਣਾ ਲਿਆ ਹੈ
ਸੰਖੇਪ ਵਿੱਚ ਇਸ ਟਯੂਟੋਰਿਅਲ ਵਿੱਚ ਅਸੀਂ ਸਿਖਿਆ ਕੀ ਉਬੰਟੂ ਅਤੇ ਲਿਬਰ ਆਫਿਸ ਨੂੰ ਵਿਭਿੱਨ ਕੀਬੋਰਡ ਅਤੇ ਲੈਂਗਗ੍ਵਿਜਿਜ਼ ਲਈ ਕਿਸ ਤਰਹ ਕਨ੍ਫਿਗ੍ਰਰ ਕਿੱਤਾ ਜਾਂਦਾ ਹੈ
ਕੱਨੜ ਨੂੰ ਅੱਲਗ ਮੇਥਡ ਨਾਲ ਟਾਇਪ ਕਰਨਾ ਸਿਖਿਆ ਜਿਵੇਂ ਬਰਾਹਾ ਅਤੇ ਨੂਡੀ ਮੈੱਥਡ ਦੁਬਾਸ਼ੀ ਭਾਸ਼ਾ ਵਿੱਚ ਟਾਇਪ ਕਰਨਾ
ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ ਦੇਖ ਸਕਦੇ ਹੋ
ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ
ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਚਲਾਉੰਦੀ ਹੇ
ਜੋ ਵੀ ਔਨਲਾਇਨ ਟੈਸਟ ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
ਹੋਰ ਜਾਣਕਾਰੀ ਲਈ ਕਿਰਪਿਆ ਲਿਖੋ contactspoken tutorialorg ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਦਾ ਨੇਸ਼ਨਲ ਮਿਸ਼ਨ ਆਨ ਏਜੁਕੇਸ਼ਨ ਆਈ ਸੀ ਟੀ ਐਮ ਏਚ ਆਰ ਡੀ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਇਫਨ ਟਿਊਟੋਰਿਯਲ ਡੌਟ ਐਰਜ ਸਲੈਸ਼ spoken tutorialਓਰਗNMEICT ਹਾਇਫਨ ਇਮਟ੍ਰੋ ਉੱਤੇ ਮੌਜੂਦ ਹੈ
ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ
ਧੰਨਵਾਦ ਆਸ਼ਾ ਕਰਦੇ ਹਾਂ ਤੁਸੀ ਲਿਬਰ ਔਫਿਸ ਦੇ ਵਿੱਚ ਕਈ ਭਾਸ਼ਾਵਾਂ ਦਾ ਆਨੰਦ ਉਠਾਵੋਂ ਗੇ